routine ਦੇ ਵਿੱਚ ਆਪਾਂ ਕਰਾ ਸਕਦੇ ਹਾਂ ਜੇ ਆਪਾਂ ਇੱਕ ਦੋ ਇੱਕ ਹੱਫਤੇ ਦੋ ਹੱਫਤੇ ਬਾਅਦ ਕਰਾ ਸਕਦੇ ਹਾਂ ਆਪਾਂ bleach

skin ਤੇ ਝੂੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਜ਼ੇ ਆਪਾਂ ਜਲਦੀ ਕਰਾਨੇ ਹਾਂ

ਆਪਾਂ ਨੂੰ ਇੱਕ ਲਈ ਸੋਹਣਾ ਦਿਖਾ ਰਹੀ ਏ ਪਰ ਆਪਣੀ skin ਨੂੰ ਬਹੁਤ ਜਿਆਦਾ harm ਵੀ ਕਰ ਦਿੰਦੀ ਏ ਹਾਂ ਕਿਉਂਕਿ ਇਹਦੇ ਚ chemical ਹੁੰਦੇ ਏ side effect

ਕਿਉਂਕਿ ਜਿਹੜੇ ਪਹਿਲੇ ਲੋਕੀ ਸੀਗੇ ਉਹ normally ਤਿਆਰ ਹੁੰਦੇ ਸੀਗੇ ਉਹਨਾ ਕੋਲ ਜੋ ਵੀ ਏ ਆਯੂਰਵੇਦਿਕ ਸਮਾਨ ਹੁੰਦਾ ਸੀ ਉਹਦੇ throw ਤਿਆਰ ਹੁੰਦੇ ਕਿਸੇ ਨੇ ਹੱਲਦੀ ਦਾ ਲੇਪ ਲਗਾ ਲਿਆ ਕਿਸੇ ਨੇ ਵੇਸਨ ਦਾ ਲੇਪ ਲਗਾਕੇ ਫੇਰ ਆਪਣੀ ਚੱਲੇ ਗਏ ਤਾਂ ਵੀ ਇੰਨਾ ਅੱਛਾ look ਦਿੰਦਾ ਸੀ ਉਹਨਾ ਤੇ ਪੂਰੀ skin ਤੇ

chemical ਹੁੰਦੇ ਏ ਇਸ ਲਈ ਉਹ one month ਤੋ ਬਾਅਦ ਹੀ two month ਬਾਅਦ ਵੀ ਕਰਾ ਸਕਦੇ ਹਾਂ three month ਬਾਅਦ ਵੀ ਜਰੂਰੀ ਨਹੀਂ ਏ ਵੀ ਪੰਦਰਾਂ ਵੀਹ ਦਿਨਾ ਬਾਅਦ ਕਰਾਣੀ ਏ ਤੇ ਜਿਵੇਂ ਹੁਣ ਦੀਦੀ eye shadow ਵਗੈਰਾ ਲਗਾਣਾ ਹੁੰਦਾ ਅੱਖਾ ਤੇ ਫ਼ੇਰ ਆਪਾਂ ਨੂੰ eye liner ਤੋ ਪਹਿਲਾਂ ਕੇ ਪਹਿਲਾਂ ਆਪਾਂ eye shadow ਲਗਾਹ ਲਈਏ ਫ਼ੇਰ ਆਪਾਂ mascara ਤੇ eye liner ਵਗੈਰਾ ਲਗਾਈਏ ਹਾਂ ਪਹਿਲਾ ਆਪਾਂ liner ਪਹਿਲਾਂ eye shadow ਲਗਾਉਗੇ

eyes makeup ਕਰਨ ਤੋਂ ਬਾਅਦ ਫ਼ੇਰ liner ਲਗਾਣਾ ਫ਼ੇਰ

ਫੇਰ mascara ਲਗਾਣਾ mascara ਦੀਦੀ ਕਿਹਾ ਮਤਲਬ ਕੀ ਅੱਖ ਬੰਦ ਕਰਕੇ ਫ਼ੇਰ ਗੋਲ ਘੁਮਣਾ ਉੱਪਰ ਦੀ ਤਰਫ਼ ਨੂੰ ਹਾਂਜੀ ਹਾਂ ਅੱਖ ਬੰਦ ਕਰਕੇ ਲਗਾਣਾ ਫ਼ੇਰ ਸੁੱਕਣ ਤੋ ਬਾਅਦ eyes ਖੋਲਣੀਆਂ ਠੀਕ ਏ ਇੱਕ ਜਦ ਆਪਾਂ makeup ਕਰਦੇ ਹੁੰਦੇ ਹਾਂ ਇੱਕ ਆਪਣੀ ਨਾ skin ਤੇ red red ਕੁੱਝ ਲਗਾ ਦਿੰਨੇ ਆ ਉਹ ਕਿਹਾ ਚੀਜ਼ ਹੁੰਦੀ ਏ ਜਿਹਦੇ ਨਾਲ

ਤੇ ਬੱਸ ਹੱਲਕੀ ਹੱਲਕੀ red red ਏ ਲੱਗਦੀ ਏ ਬੱਸ ਹਾਂਜੀ ਹਾਂ ਉਹ ਨਾ blusher ਲਗਾਦੇ ਏ makeup ਕਰਨ ਤੋ ਬਾਅਦ

ਹਾਂਜੀ ਹਾਂ ਉਹ blusher side block ਤੇ blusher ਫੇਰਦੇ ਏ ਉਹਦੇ ਨਾਲ ਹੋ ਜਾਂਦੇ ਏ

ਆਪਾਂ ਲਗਾਣਾ ਕੇ ਨਹੀਂ ਲਗਾਣਾ ਕੇ bridal makeup ਵਿੱਚ ਜਰੂਰੀ ਏ ਨਹੀਂ bridal makeup ਚ ਹੁੰਦਾ ਏ ਉਹ ਮਰਜੀ ਨਹੀਂ ਹੁੰਦੀ ਉਹਨੂੰ ਆਪਣੇ according ਸਭ ਕੁੱਝ makeup ਆਪਣੇਂ according ਕਰਦੇ ਏ

ਹਮ ਹਾਂਜੀ ਹਾਂ ਕਿਉਂਕਿ last ਚ ਹੁੰਦਾ ਏ ਕਿਉਂਕਿ ਅੱਛੀ ਲੱਗਦੀ ਏ ਹੈਨਾ ਬਾਅਦ ਚ ਤਾਂ ਕਰਕੇ ਲਗਾਂਦੇ ਹੈਗੇ ਵੈਸੇ ਉਹਨਾ ਨਾਲ ਹੀ shine ਵੱਧ ਜਾਂਦੀ ਏ face ਦੀ ਇੱਕ ਆਪਣੇਂ ਕੱਪੜਿਆਂ ਦਾ contact ਵੀ ਅੱਛਾ ਹੋਣਾ ਚਾਹੀਦਾ ਜਿਵੇਂ ਜੇ ਆਪਾਂ ਮਤਲਬ ਕੀ

ਆਪਾਂ ਨੂੰ ਇਹ ਵੀ ਦੱਸਣਾ ਪਹੁਗਾ ਆਪਣੇ makeup ਵਾਲੇ artist ਨੂੰ ਵੀ ਦੇਖੋ ਵੀ ਮੇਰਾ ਲਹਿੰਗਾ ਇਸ ਤਰ੍ਹਾਂ ਦਾ ਏ ਤਾਂ ਮੇਰੇ ਤੇ ਕਿਹੜਾ ਹੁਣ wine color ਦੇ ਲਹਿੰਗੇ ਨਾਲ ਕਿਵੇਂ ਦਾ makeup ਅੱਛਾ ਲੱਗੂਗਾ ਏ ਵੀ ਆਪਾਂ ਨੂੰ ਉਹਨਾ ਨੂੰ ਦੱਸਣਾ ਪਉਗਾ ਵੀ ਮੇਰਾ ਲਹਿੰਗਾ ਇਸ ਤਰੀਕੇ ਦਾ ਏ ਮੇਰਾ red ਏ ਉਹਦੇ

ਹਾਂਜੀ ਦੀਦੀ ਆਪਾਂ dress ਪਾਕੇ ਜਉਗੇ ਨਾ ਉਸ ਦੇ according parlor ਵਾਲੇ ਵੀ

ਹਾਂ ਜੇ ਆਪਾਂ ਘਰ ਵੀ makeup ਕਰਦੇ ਹਾਂ ਆਪਣੀ dress ਦੇਖਕੇ makeup ਕਰਦੇ ਹਾਂ ਵੀ ਆਪਣੀ dress ਦਾ color ਕੋਨ੍ਸਾ ਏ

makeup ਹੀ ਜਿਆਦਾ ਹੁੰਦਾ ਏ eyes makeup or lipstick

ਹਮ eyes ਦਾ ਹੁੰਦਾ ਜਿਆਦਾਤਰ eyes or lipstick ਬਾਕੀ makeup ਜਦੋਂ start ਕਰਦੇ ਹਾਂ makeup ਸਭ ਤੋਂ ਪਹਿਲਾਂ primer ਲਗਾਂਦੇ ਹਾਂ

primer ਹੁੰਦਾ ਹੈਗਾ ਉਹਦੇ ਨਾਲ face ਤੇ ਜਿਹੜਾ primer ਲਗਾਉਣ ਤੋਂ ਬਾਅਦ ਜਿੰਨਾ ਵੀ ਆਪਾਂ makeup ਕਰਦੇ ਹਾਂ ਉਹ ਕਰ ਸਕਦੇ ਹਾਂ ਜੋ ਕੁੱਝ ਵੀ ਲਗਾਣਾ foundation face powder blusher

ਲਗਾਣਾ ਲਗਾ ਸਕਦੇ ਹਾਂ ਮਤਲਬ ਕੀ ਉਹ ਟਿਕੀਆਂ ਰਹਿੰਦਾ primer ਨਾਲ

ਬਾਅਦ ਚ dull ਲੱਗਦਾ ਜਾਂ ਕਿਵੇਂ ਨਾ ਕਿਵੇਂ face ਲੱਗਣ ਲੱਗ ਜਾਂਦਾ

ਉਵੇਂ ਹੀ ਰਹੂਗਾ ਹਾਂ primer ਲਗਾਓ ਉਸ ਤੋਂ ਬਾਅਦ foundation ਲਗਾਓ

ਨਾਲ ਉਸ ਤੋਂ ਬਾਅਦ eyes makeup ਕਰੋ eyes makeup dress ਦੇ according ਕਰਕੇ ਉਸ ਤੋਂ ਬਾਅਦ liner ਲਗਾਓ

ਹਾਂਜੀ liner ਫ਼ੇਰ mascara ਫ਼ੇਰ side blog face powder lipstick

ਨਹੀਂ ਨਹੀਂ skin ਆਪਣੀ ਹੋਰ ਜਿਆਦਾ ਉਹ ਜਾਂਦੀ ਏ face powder ਲਗਾਉਣ ਨਾਲ ਜਿਹੜਾ makeup ਹੁੰਦਾ ਉਹ ਟਿਕਿਆ ਰਹਿੰਦਾ ਏ

ਅੱਛਾ ਲੱਗਦਾ ਮਤਲਬ ਕੀ shine ਹੋ ਜਾਂਦਾ ਥੋੜਾ ਜਾ face ਸਾਫ਼ ਹੋ ਜਾਂਦਾ ਏ

ਚੀਜ ਏ ਉਹ ਪਤਾ ਨਹੀਂ ਆਪਣੇਂ face ਤੇ ਪਾਣੀ ਵਰਗਾ ਵੀ ਕੁੱਝ ਛਿੱੜਕ ਦੇ ਹੁਣੇ ਏ ਪਤਾ ਨਹੀਂ ਕਿਹਾ ਹੁੰਦਾ ਉਹ ਮੈਨੂੰ ਏ ਵੀ ਨਹੀਂ ਪਤਾ ਹੈਗਾ

ਉਹ makeup ਕਰਨ ਤੋਂ ਬਾਅਦ makeup ਦੇ ਉੱਪਰ ਲਗਾਦੇ ਏ ਅਹ perfume sent ਵਾਂਗੂ ਲੱਗਦਾ

ਹਾਂ ਉਹ makeup ਵੀ fixed ਏ ਉਹ ਜਦ makeup ਦੇ ਉੱਪਰ ਲਗਾਣੇ ਹਾਂ ਤਾਂ makeup ਉੱਤਰ ਦਾ ਨਹੀਂ ਉਹਦੇ ਨਾਲ

ਹੱਥ ਤੇ ਨਹੀਂ ਉੱਤਰੇਗਾ ਆਪਣੇਂ ਉਹ ਔਵੇ ਦਾ ਔਵੇ ਰਹੇਗਾ ਹਾਂ ਕਈਆਂ ਨੂੰ touch ਹੁੰਦੀ ਏ ਕਦੇਂ ਇੱਥੇ ਹੱਥ ਲਾਉਣ ਦੀ ਕਦੇਂ

ਉਹ ਵੀ ਉੱਤਰੇਗਾ ਨਹੀਂ makeup ਉਹ ਔਵੇ ਦਾ ਔਵੇ ਹੀ ਰਹੇਗਾ makeup

eyes lens ਲਗਾਣ ਹਾਂ fixed makeup fixed

eyes makeup ਲਗਾਣੇ ਹਾਂ eyes lenses ਲਗਾਣੇ ਹੈਗੇ ਹਾਂ ਉਹਦੇ ਵੀ ਕਾਫ਼ੀ ਉਹ eye lens ਲਗਦੇ ਏ ਨਾ ਅੱਜਕਲ

ਫ਼ੇਰ ਲਗਾਣਾ ਏ ਫ਼ੇਰ ਉਹਨੂੰ

ਥੋੜਾ ਥੋੜਾ ਹੱਲਕਾ liner ਲਗਾਲੋ ਉੱਪਰ ਦੀ ਅੱਛਾ ਉੱਪਰ liner ਵੀ ਲਗਾਣਾ ਪੈਂਦਾ ਹਨਾ

ਹਾਂ ਤਾਂ ਜੋ ਜਿਹੜੀਆਂ ਉਹਦੀਆਂ ਪੱਲਕਾਂ ਨੇ ਆਪਣੀਆਂ ਪੱਲਕਾਂ ਵਿੱਚ add ਹੋਣ ਜਾਣ

ਤੇ ਆਪਾਂ ਮਤਲਬ ਕੀ normally ਜਿਵੇਂ ਤੁਸੀਂ ਦੱਸਿਆਂ ਏ day ਦੇ ਵਿੱਚ ਆਪਾਂ light

ਨਹੀਂ day ਚ light ਕਰਨਾ night ਚ dark day ਚ light ਕਰਨਾ ਏ ਰਾਤ ਨੂੰ ਆਪਾਂ ਕੀ ਕਹਿਣੇ ਹਾਂ dark ਕਰਕੇ ਜਾਣਾ ਹਾਂਜੀ ਅੱਜਕਲ ਤੁਸੀਂ marriage attend ਕਰਦੇ ਹੋ ਹਰੇਕ bridal ਨੂੰ ਦੇਖਦੇ ਹੋ ਹਰੇਕ bridal ਦੇ day ਤੇ light makeup ਕਰਿਆ ਹੁੰਦਾ

ਹਮ ਕਹਿੰਦੇ dark ਕਰੂਗੇ ਦੂਸਰੇ ਨੂੰ ਵੀ ਅੱਛਾ ਨਹੀਂ ਲੱਗਦਾ dark dark night ਹੀ ਵਧੀਆ ਲੱਗਦਾ ਏ

ਜਿਵੇਂ ਹੁਣ ਲੋਕੀਂ ਅੱਜਕਲ smoothing ਵਗੈਰਾ ਕਰਾਦੇ ਏ ਵਾਲਾਂ ਦੀ ਫ਼ੇਰ ਉਹਦੇ ਵਿੱਚ ਕਿਹਾ ਹੁੰਦਾ ਏ main ਦੀਦੀ ਮਤਲਬ smoothing ਵਿੱਚ ਹੁੰਦਾ ਕੀ ਏ smoothing ਵਿੱਚ ਉਹੀ ਚੀਜ hair ਦਾ ਹੁੰਦਾ ਏ hair state ਰਹਿੰਦੇ ਦੇ ਮਤਲਬ ਕੀ

ਮੈਂ ਕਿਹਾ wash ਵਗੈਰਾ ਕਰਨਾ ਪੈਂਦਾ hair ਨੂੰ ਪਹਿਲਾਂ ਹਾਂਜੀ ਪਹਿਲਾਂ wash ਕਰਦੇ ਏ ਫ਼ੇਰ conditioner ਵਗੈਰਾ ਪਹਿਲਾਂ shampoo use ਕਰਦੇ ਏ ਫ਼ੇਰ ਜਿਹੜੇ product smoothing ਦੇ ਹੁੰਦੇ ਆ

ਫ਼ੇਰ ਉਸ ਨੂੰ ਹਾਂਜੀ ਉਸ ਨੂੰ ਪੰਦਰਾਂ ਵੀਹ ਮਿੰਟ ਰੱਖਕੇ ਫ਼ੇਰ hair wash ਕਰਦੇ ਏ ਦੁਆਰਾ ਫ਼ੇਰ conditioner ਕਰਦੇ ਏ ਫ਼ੇਰ ਉਹਨੂੰ dryer ਕਰਦੇ ਏ ਫ਼ੇਰ

state ਕਰਦੇ ਏ ਉਸ ਤੋ ਬਾਅਦ ਫ਼ੇਰ ਦੋ ਦਿਨ ਲਈ ਐਵੇ ਰੱਖਦੇ ਨੇ ਵਾਲ ਤੀਸਰੇ ਦਿਨ ਫ਼ੇਰ ਦੁਬਾਰਾ ਉਹਨਾ ਤੇ ਉਹੀ product use ਕੀਤੇ ਜਾਂਦੇ ਏ spa ਦਿੱਤੀ ਜਾਂਦੀ ਏ ਤੀਸਰੇ ਦਿਨ

ਹਾਂ ਤੀਜੇ din ਤਿੰਨ ਬਾਅਦ ਵਾਲਾਂ ਵਿੱਚ wand ਨਹੀਂ ਪੈਣੇ ਚਾਹੀਦੇ ਖੁੱਲੇ ਰੱਖਣੇ ਏ wand

ਵਾਲਾਂ ਨੂੰ side ਤੇ ਕਰਨਾ ਏ ਆਪਣੇਂ ਨੀਚੇ ਨਹੀਂ ਵਾਲ ਆਨੇ ਚਾਹੀਦੇ ਮਤਲਬ ਕੇ

ਪੈਣਾ ਏ ਤਾਂ ਵਾਲ ਨੂੰ ਪਹਿਲਾਂ ਚੱਕ ਕੇ ਨੀਚੇ ਨੂੰ ਕਰਨਾ ਫ਼ੇਰ ਫ਼ੇਰ ਪੈਣਾ ਹਾਂ ਮਤਲਬ ਕੀ side ਤੇ ਰੱਖਕੇ ਫ਼ੇਰ ਇਹਦਾ ਤਾਂ ਮਤਲਬ ਕੀ normally ਹੀ function ਵਾਸਤੇ ਹੋ ਗਿਆ ਫ਼ੇਰ ਆਪਾਂ function ਤੇ ਜਾਂ ਰਹਿਆ ਫ਼ੇਰ ਹੀ ਆਪਾਂ ਏ ਕਰ ਸਕਦੇ ਹਾਂ

ਤੇ permanent ਵੀ ਹੋ ਜਾਂਦਾ ਏ ਏ ਜਰੂਰੀ ਨਹੀਂ ਜ਼ੇ function ਤੇ ਕਰਨਾ ਵੀ ਏ ਤਾਂ spa ਕਰਾ ਸਕਦੇ ਹਾਂ ਜੇ ਆਪਾਂ

spa ਲਈ spay ਲਈ ਐਵੇ ਹੁੰਦਾ ਏ hair ਨੂੰ wash ਕਰਦੇ ਏ shampoo ਨਾਲ ਫ਼ੇਰ ਉਹ ਤੇ spa ਦਾ product ਲਗਾਦੇ ਆ ਉਹਨੂੰ ਰੱਖਦਿਆ ਥੋੜੀ ਦੇਰ ਫ਼ੇਰ wash ਕਰਦੇ ਹੈਗੇ ਫ਼ੇਰ conditioner ਲਗਾਦੇ ਏ ਫ਼ੇਰ dryer ਕਰਕੇ ਫ਼ੇਰ ਉਸ ਨੂੰ ਅਹ state ਕਰਦੇ ਏ ਵਾਲਾਂ ਨੂੰ ਉਹਦੇ ਨਾਲ

ਕੋਈ ਵੀ hair style ਬਣਾਦੇ ਹਾਂ ਫ਼ੇਰ ਪਿੰਨ ਵੀ ਨਹੀਂ ਟਿੱਕਦੀਆਂ ਕਿਉਂਕਿ ਵਾਲ ਜਿਆਦਾ silky ਹੋ ਜਾਂਦੇ ਏ ਉਹਦੇ

ਖੋਲ ਕੀ ਹਾਂ ਖੁੱਲੇ ਰੱਖਣੇ ਪੈਂਦੇ ਏ ਕਿਉਂਕਿ ਉਹਦੇ

ਇਹਦੇ ਚ ਨਹੀਂ ਕਰ ਸਕਦੇ ਇਹ ਚ ਜਿਆਦਾ silky ਹੋ ਜਾਨੇ ਏ ਨਹੀਂ ਇਹਦੇ ਚ ਵੀ ਕਰ ਸਕਦੇ ਹਾਂ ਮਤਲਬ ਕੀ ਪਿੰਨ ਨਹੀਂ ਟਿੱਕਦੀਆਂ ਜਿਹੜੀ ਗੱਲ ਏ